ਕੱਟ ਦੇ। ਦੁਬਾਰਾ ਭੇਜੋ ਮੈਨੂੰ।

Hello ਹੈਂ

ਕਿ ਗੱਲ ਆ ਤਿਨ

ਦੱਸਦੀ ਨੀ ਬੈਠਾ ਨੀ ਜਾਂਦਾ ਅਰਾਮ ਨਾਲ ਨਹੀਂ ਭੰਗੜਾ ਪੌਂਨ ਢਾਈ ਜੇ ਭੰਗੜਾ ਤਾ ਤੇਰਾ ਪਵੋਊਣਾ ਮੈਂ ਕਿਸੇ ਦਿਨ ਓਹੋ ਅਜੇ ਤਾ ਵੇਖਣ ਦਯਾ ਮੈਂ ਪਵਾਲਾ ਹੁਣ

ਹੂੰ ਹਮ ਤੇ ਹੋਰ ਪਵੋਊਣਾ ਨਹੀਂ ਐ ਨਹੀਂ

ਨਹੀਂ ਨਹੀਂ ਕਯੋ ਨੀ ਆਜ ਹੀ ਪਵਾਦੀਏ

ਹਾਂ ਹੂ ਹੂ ਕਿ

ਹੋਰ ਫੇਰ ਡੈਡੀ ਦਾ ਫੋਨ ਕਾਹਤੇ ਆਇਆ ਹੈਂ

ਆ ਮੈ ਆਹ ਲਾਯਾ ਸੀ ਅਦਰੋ

ਡੈਡੀ ਕੈਨ ਡਾਏ ਸੀ ਓ ਚਾਚਾ ਕੈਨ ਦਏ ਸੀ ਪਤਾ ਨੀ ਕਿ ਕਰਨਾ ਓਨਾ ਤਾ ਨਾ ਓਨਾ ਮੰਗਣਾ ਤੇ ਓਨਾ ਮੰਗਣੇ ਨਹੀਂ ਤੇ ਓਨੇ ਸਮਾਨ ਚ ਮੂਲ ਨਾ ਡੈਡੀ ਨੂੰ ਕੈ ਤੂੰ ਆਪਣੇ ਕੋਲ ਦੇਦੇ ਹੈ ਤੁਹਾਡਾ ਆਪਣਾ ਵੀ ਹੱਥ tight ਹੈ ਡੈਡੀ ਕਿਥੋਂ ਦੇਦੇ ਡੈਡੀ ਕੋਲ ਕਿਹੜੇ ਹੇਗਾ ਦਸ ਨਾ ਡੈਡੀ ਕੋਲ ਮੇਰੇ ਵਾਰੀ ਹੁੰਦੇ ਨੀਂ ਕਯੋ ਤੂੰ ਤਾ ਉਇ ਕੋਈ ਕਮ ਨਿਕਲ ਜੇ ਨਹੀਂ ਵਿਚੇ ਰਹ ਜਨਾ ਕੋਈ ਨਾ ਕੋਈ ਕੱਮ ਫੇਰ

ਹੁਣ ਆ ਪੈਸੇ ਹੁਣ ਦੇਣੇ ਤਾ ਹੈਗੇ ਆ ਦੁਬਾਰਾ ਤਾ ਨੀ ਮੰਗ ਲੈਂਦੇ ਬਾਦ ਚ ਆ ਨਾ ਨਾ ਮੰਗ ਥੋੜੀ ਲੈਣੇ ਵੇਖੀ ਆ ਮੁੜ ਕ ਭਾਵੇ ਕੋਈ ਜਿਨਿ ਮਰਜੀ ਮਜਬੂਰੀ ਦਸੇ ਮੈਂ ਨਹੀਂ ਕਿਸੇ ਨੂੰ ਪੈਸੇ ਦੇਣੇ ਸੀਧੀ ਸੀਧੀ ਗੱਲ ਜਿਵੇ ਹੁਣ ਦੇ ਤਾ ਦੂਗਾ ਸਮਝ ਲੱਗੀ ਨਾ ਦਯੋ ਮੈ ਸਿਦੀ ਸਿਦੀ ਜੀ ਗੱਲ ਆ ਮੈ ਕੋਰੀ ਨਾ ਕਰਯਾ ਕਰਨੀ ਏ ਵੀ ਮੇਰੇ ਕੋਲ ਨੀ ਹੈਗੀ ਆ ਵੀ ਆ ਗੱਲਾਂ ਚੰਗੀਆਂ ਥੋੜੀ ਏ ਜੇੜਾ ਬੰਦੇ ਦੀ ਮਜਬੂਰੀ ਸਮਝਣੀ ਚਾਹੀਦੀ ਆ ਜ ਮੇਰੇ ਕੋਲ ਹੋਣ ਤਾ ਮੈ ਜਾਨ ਕ ਤਮਾਸ਼ ਕਰਾਉਣੇ ਆ ਮੇਰੇ ਕੋਲ ਹੁੰਦੇ ਤਾ ਮੈ ਦੇ ਹੀ ਦੇਣੇ ਸੀ ਦਾਸ ਮੈ ਕੇਹੜਾ ਜਾਨ ਕ ਕਿਆ ਹੁਣ ਮੈਨੂੰ ਵੀ ਬਹੁਤ danger ਆ ਮੁੜਕੇ ਓਨਾ ਨੇ ਆਉਣਾ ਆ ਜਾਣਾ ਮੈ ਤਾ ਕਯੋ ਕਹਿਣਾ ਵੀ ਮੁੜਕੇ ਓਨਾ ਕੱਪੜੇ ਕੁਪੜੇ ਸਾਰੇ ਲੈਣੇ ਆ ਵੀ ਚਲ ਬਣ ਜਾਣਗੇ ਮੇਰਾ ਇਰਾਦਾ ਸੀ ਇਨਵਰਟਰ ਲਯਾਂ ਦਾ ਪੰਜ ਹਜਾਰ ਪਏ ਦੇਕੇ ਨਹੀਂ ਡੈਡੀ ਕਹਿੰਦੇ ਸੀ ਇਨਵਰਟਰ ਲੈ ਆਓ ਤੁਸੀ ਹੈਂ ਕਹਿੰਦੇ ਦਾਸ ਕ ਦਿਨ ਠਹਿਰ ਕ ਦੇਦੇਯੋ ਇਨਵਰਟਰ ਲੈ ਆਓ ਤੁਸੀ ਦਾਸ ਦੀਨਾ ਬਾਦ ਕਿਥੋਂ ਆ ਜਣੇ ਆ ਓ ਪਾਂਜ ਹਜਾਰ ਹਜੇ ਓਦਰ ਦੇਣਾ ਹੈਂ

ਹੁਣ ਫੇਰ ਇਨਵਰਟਰ ਨਹੀਂ ਆਉਂਦਾ ਫੇਰ ਕੋਈ ਗੱਲ ਨਹੀਂ ਕਡੋ ਗਰਮੀ ਏਦਾਂ ਹੀ ਕਿ ਕਡੋ ਗਰਮੀ ਏਦਾਂ ਹੀ ਕੋਈ ਗੱਲ ਨਹੀਂ ਫੇਰ

ਹੈਂ ਦੱਸਦੀ ਨਹੀਂ ਏ ਵੀ ਨਹੀਂ ਸੋਚਦੇ ਕਿ ਪ੍ਰੋਉਣਾ ਵੀਚਾਰਾ ਨਿਆਣਾ ਏਨਾ ਕਯੋ pressure ਪਾਈਏ ਉਤੇ

ਓਹੋ ਹੋ ਅੱਛਾ ਤੇ ਹੋਰ ਕਿ ਸਗੋਂ ਮਾੜੀ ਮੋਟੀ help ਕਰਨੀ ਚਾਹੀਦੀ ਆ ਜ ਕਰ ਹੀ ਦਿਤੀ ਕੋਈ ਮਜਬੂਰੀ ਹੋਊਗੀ ਕ ਤੰਗੀ ਜਾਨ ਕੇ ਮੇਰੀ ਮਜਬੂਰੀ ਆ ਤਾਹਿ ਕਯਾ ਮੈ ਹੈਂ ਲੋਗ ਤਾ ਦੇਕੇ ਪ੍ਰੋਉਣੇ ਨੂੰ ਭੁੱਲ ਜਾਂਦੇ ਆ ਓਹੋ ਬੀ ਕਿ ਮੰਗਣੇ ਆ ਅੱਛਾ ਜੀ

ਕੀਨੇ ਦਯੋਨੇ ਆ ਤੁਸੀ ਪੈਸੇ

ਓਥੇ ਕੀਨੇ ਦੇਣੇ ਆ ਦਾਸ ਕ ਹਜਾਰ ਦਾ ਸਮਾਂ ਤਾ ਛੁਡਾ ਲੈਣੇ ਆ ਤੇਰੀ ਛਾਪ ਛੁਪ ਮੇਰੀ ਛਾਪ ਮੰਮੀ ਦੀ ਏਦੇ ਨਾਲ ਤਿੰਨੇ ਚੀਜ ਛੁਟ ਜਾਣਗੀਆਂ ਓਵੀ ਓਥੇ ਪਿਆ ਬਾਦਚ ਮੰਮੀ ਕੈਂਦੀ ਬੀ ਏ ਦਾਸ ਹਜਾਰ ਚਾਚੇ ਕੋਲ ਰੈਂਦੇ ਜਦੋ ਓ ਬਾਦ ਚ ਇੱਕਦਮ ਏਨੇ ਪੈਸੇ ਹੁਣ ਤਾ ਦਾਸ ਕ ਹਜਾਰ ਦਾ ਖਰਚਾ ਘਟੋਂ ਘਟ ਵੀਹ ਹਜ਼ਾਰ ਦਾ ਮੁੜਕੇ ਇੱਕਦਮ ਏਨੇ ਪੈਸੇ ਕੱਠੇ ਕਰਨੇ ਔਖੇ ਹੋ ਜਣੇ ਚਲ ਇਥੇ ਤਾ ਪੈਸੇ ਬਚੇ ਰਹਿਣਗੇ ਤਾ ਕਰਕੇ ਮੈ ਪੈਸੇ ਲੈਣੇ ਨਹੀਂ ਮੈ ਤਾ ਪੰਜ ਹਜਾਰ ਹੀ ਲੈਣੇ ਸੀ ਚਾਚੇ ਕੋਲ ਦਾਸ ਓਂਦੇ ਕੋਲ ਹੀ ਰਹਿਣ ਦੇਣਾ ਆ ਓ ਹਨ ਚਾਚੇ ਨੇ ਮੇਰੇ ਇਥੇ ਖੁਲਾਤੇ ਮੈ ਔਂਦੇ ਹੱਥ ਜਸ਼ਨ ਦੇ ਹੱਥ ਪੈਸੇ ਭੇਜਤੇ ਹੁਣ ਮੈ ਪੈਸੇ ਵਾਪਸ ਕਰਨੇ ਤੇ ਮੈ ਚਲਿਆ ਕਿਥੇ ਤਾ ਕਰਕੇ ਮੈਂ ਤੁਸੀ ਲੱਬਦੇ ਫਿਰੋਗੇ ਮੈਡਮ ਆਈ ਨੀ ਆਜ ਤੇ ਪੈਸੇ ਭੇਜਤੇ ਤੂੰ ਵੇਖਲਾ ਨਹੀਂ ਤੇ ਫੜਾਵਾ ਚਾਚੇ ਨੂੰ ਕਰਾ ਲੋ ਹੁਣ ਓ ਤੇ ਛੁਡੌਣਾ ਹੀ ਆ ਮੈ ਮੇਰਾ ਓ ਸਮਾਨ ਜਾ ਛੁਡਾ ਲੈਂਦੇ ਹੈਂ ਕਿ ਕਹਿੰਦੇ ਮੰਮੀ ਮਮੀ ਜੋ ਕੈਂਦੇ ਲੈ ਆ ਕੋ ਗੱਲ ਨੀ ਛੁਡਾ ਲੈਣੇ ਆ ਫਰ ਹੈਂ? ਕਿੰਨਾ ਹੈ ਓ

ਓਵੀ ਓਥੇ ਪਾਇਆ ਕਿੰਨਾ ਟਾਈਮ ਹੋ ਗਯਾ ਵਾ ਚੀਜਾਂ ਪਈਆਂ ਬਾਦ ਚ ਗਾ ਜਾਣਿਆ ਫਰ ਜ ਬਹੁਤੀ ਲੋਡ਼ ਆ ਇਕ ਅੱਧੀ ਵੇਚ ਦੇਣੇ ਆ ਹੈਂ ਦੇ ਦੇਣੇ ਆ ਚਾਚੇ ਨੂੰ ਪੈਸੇ ਹੈਂ

ਕਿ ਵੇਚਦੇ ਜੇ ਤੁਸੀ ਇਕ ਅੱਧੀ ਚੀਜ ਵੇਚ ਦੇਣੇ ਆ ਛਾਪ ਵੇਚ ਦੇਣੇ ਆ ਮੇਰੇ ਆਲੀ ਮੈ ਕਿਹੜੀ ਪੌਣੀ ਏ ਕਿਉਂ ਪੌਣੀ ਕਿਉਂ ਨੀ ਮੈ ਕਿਥੇ ਜਾਣਾ ਪਾ ਕ ਨਹੀਂ ਚਲੋ ਕਰਦੇ ਆ ਨੀ ਗੱਲ ਡੁਬਾਰਤੋ ਕਰਦੀ ਨੀ ਕਿ

ਹਾਂ ਕੀਤੀ

ਹਮ ਫੋਨ ਨਾ ਕਰਿ ਤਰਲੇ ਹੀ ਲੈਣੇ ਫੇਰ ਓ ਤਰਲੇ ਹੀ ਲੈਣੇ ਫੇਰ ਕੋਨੀ ਤਰਲੇ ਲੈਣੇ ਓ ਤਰਲੇ ਹੀ ਲੈਣੇ ਹੋ ਕਿ ਕਰਨੇ

ਹਮ

ਹਮ ਹੈਂ ਕੁੰਠਲਾ ਵੀ ਬਣਾ ਕ ਦੋ

hello hello ਹਾਂਜੀ ਹਾਂਜੀ

ਹੁੰਦਾ

ਹਮ

ਹੈਂ ਡੈਡੀ ਤੇ ਹੀ ਬੁਲਾਓ ਬਾਹਰ ਪੜਦਾ ਕਰ ਦੇਵਾ ਤੂੰ ਬੁਆ ਬੰਦ ਕਾਰਲਾ ਹੁਣ ਹੈਂ ਗਰਮੀ ਕੀਨੀ ਅੰਦਰ

ਨਹੀਂ ਏਨਾ ਨੁ ਬੁਖਾਰ ਹੋਇਆ ਪਿਆ ਪੱਖਾਂ ਥੋੜੀ ਚਲਾਉ ਚਾਲ ਕੋਈ ਨੀ ਪੈਰਾਂ ਨੂੰ ਗਰਮੀ ਵੀ ਲੱਗਦੀ ਹੁਣਿ ਨਾ ਬਾਹਰ ਪਾ ਦੇਨਾ ਠੰਡੇ ਰਾ ਨਹੀਂ ਗਰਮੀ ਲਗਦੀ

ਇਥੇ ਦਵਾਈ ਠੀਕ ਈ ਏ ਡਾਕਟਰ ਵੀ ਬੜਾ ਸਿਆਣਾ ਨਾਲੇ rate ਵੀ less ਈ ਓਹੋ ਮੈਂ ਲੈਣ ਡੀ ਦਵਾਈ ਉਸ ਚੋ ਓਥੇ ਏਡੀ ਦੂਰ ਜਾਣਾ ਨਾਲੇ ਪੈਸੇ ਵੀ ਓਹ ਕਿਨ੍ਹੇ ਲਹਿੰਦੇ ਸੀ ਉਥੇ ਢਾਈ ਸੋ ਰਪੇ ਲਿਆ ਸਾਰੀਆਂ ਦੇ ਦਵਾਈ ਦੇ ਤੇ ਏਨਾ ਦੀ ਮੰਮੀ ਨੇ ਲਿਆਂਦੀ

ਢਾਈ ਸੋ ਰਪੇ ਲਿਆ ਮੰਮੀ ਤੋਂ ਹਾਂ ਤੇ ਓਨਾ ਨੇ ਓਦਰ ਇੰਦਾ ਕੱਲੀ ਦਾ ਪਾਂਜ ਸੋ ਰਪੇ ਲੈ ਲਿਆ ਸੀ

ਨਾਲੇ ਓਨਾ ਦੀ ਦਵਾਈ ਇਥੋਂ ਚਲਣ ਲੱਗ ਜੁ ਗਈ ਤੇ ਨਾਲੇ ਇਥੋਂ ਤਾ ਚਾਲ ਸੌਖਾ ਲਯੋਨਾ ਤੇ ਓਥੋਂ ਤਾ ਫੇਰ ਨਿਆਣੇ ਨੂੰ ਦਵਾਈ ਲੱਗ ਜਾਂਦੀ ਏ ਕ ਇਕ ਵਾਰ ਜਿਥੋਂ ਲਾਈਏ ਹੋਵੇ ਮੁੜਕੇ ਹੌਸਪੀਟਲ ਲੱਗ ਗਯੀ ਤੇ ਮੁੜਕੇ ਤੇ ਖਰਚਾ ਪਤਾ ਕਿੰਨਾ ਆਉਂਦਾ

ਚੰਗਾ ਫੇਰ

ਲਗਾਲੀ ਹਾਂ ਹਾਂ ਬੋਲ ਵਧੀਆ ਹਾਂ ਹੈ ਕਿਸੇ ਦਾ ਟੋਪੀਕ ਮੈਂ ਕਿਦੇ topic ਛੇੜੀ ਜਾਵਾ ਹੁਣ ਮੈਂ ਵੇਹਲੀ ਆ ਤੇ ਮੈਂ ਤਾ ਪਾਗਲ ਹੋ ਗਈ ਤੇਰੇ ਨਾਲ ਗੱਲ ਕਰ ਕੇ ਕੁਛ ਬੋਲ ਦਿੱਤਾ ਸੀ ਦੀ ਗੱਲ ਰਾਧਿਕਾ ਦੋ ਚਾਰ ਏਧਰ ਓਧਰ ਦੀਆ ਮਾਰਦੀ ਤੂ ਤ ਓਵ ਨਹੀਂ ਮਾਰਦੀ

ਦਸਿਆ ਤੇ ਸੀ ਲਾਇਬ੍ਰੇਰਿਯਨ ਦਾ ਕੋਰਸ ਕੀਤਾ ਵਾ

ਤੇਰੇ ਤੋਂ ਵੱਡੀ ਹੈ ਕਿੰਨੇ ਸਾਲ ਵੱਡੀ ਹੈ

ਚਾਰ ਪੰਜ ਮਹੀਨੇ ਅੱਛਾ ਇਹ ਵੀਆਹ ਵੀਊਹ ਹੋ ਗਿਆ

ਅੱਛਾ ਚੰਗੀ ਹੁੰਦੀ ਚੰਗੀ ਤਾਂ ਹੁੰਦੀ ਆ ਨਹੀਂ ਕੀ ਹੋਰ ਵਧੀਆ ਥਰੇਅਡੀਂਗ ਕਰਾਨੀ ਆਈ ਓਵ ਥਰੇਅਡੀਂ ਹਮ ਹਾ ਮੈਂ ਓ ਥੋੜਾ ਓ ਕਰਨ ਲੱਗੀ ਸ਼ੂ ਬਾਲ ਚੈੱਕ ਕਰਨ ਗਈ ਸੀ ਕੱਛਾਂ ਦੇ ਕੱਛਾਂ ਦੇ ਨਿਸ਼ਾ ਗੱਲ ਢੰਗ ਦੀ ਕਰ ਹੋਰ ਢੰਗ ਦੀ ਹੈ ਹੀ ਨੀ

ਮੈਨੂ ਕਿਸੇ ਦਾ ਫ਼ੋਨ ਵੀ ਨਹੀਂ ਆਯਾ ਅੱਜ ਕੱਲ ਕਿਦਾ ਨੈਨਸੀ ਦਾ ਆਯਾ ਥਾ

ਬਾਕੀ ਮੇਰ ਚੱਕਦੇ ਨੀ ਪਿੰਕੀ ਦਾ ਸੂਟ ਮੰਗਵਾਯਾ ਵਾ ਮੇਰੇਤੇ ਓ ਮੀਸ਼ੋ ਕਰਕੇ ਆਯਾ ਨਹੀਂ ਪਿੰਕੀ ਦਾ ਸੂਟ ਕਰਕੇ

ਠੀਕ ਹੀ ਆ ਤਿੰਨ ਸੋ ਸੱਠ ਦਾ ਹੋਰ ਕਿਦਾ ਦਾ ਆਨਾ ਤੇਰਾ ਕਿਦ ਜਿਦਰ ਵਲ ਤੇਰਾ ਉਦਰ ਹੈਗਾ ਆ ਨਹੀਂ ਮੇਰਾ ਵਧੀਆ ਚਲਦਾ ਚ ਘਟੀਆ ਚ

ਓਦਾ ਕਰੇਪ ਚ ਆ ਮੇਰਾ ਰਏਓਨ ਚ ਆ ਹੁੰਦਾ

ਮੈਂ ਫਿਟੀਂਗ ਪਾਨੀ ਸੀ ਫਿਟੀਂ ਹਮ ਤੈ ਓ ਕੇੜਾ ਕੁੜਤਾ ਪਾਇਆ ਹੁੰਦਾ ਜੇੜ੍ਹਾ ਓ ਪਾਣੀ ਵਿੱਚ ਗਈ ਸੀ ਤੂੰ ਮੈਂ ਪਾਣੀ ਚ ਗਈ ਨਹੀਂ ਜੇੜ੍ਹਾ ਮੈਂ ਤੈਨੂ ਕਿਹੰਦੀ ਸੀ ਲੇਜਾ

ਕਿਹੰਦੀ ਨਾ ਸੀ ਮੈਂ ਕਿਹਾ ਟਾਇਟ ਆ ਕੁੜਤਾ ਮੈਂ ਕਿਹਾ ਲੇਜਾ

ਯਾਰ ਤੈਨੂ ਕੀ ਦੱਸਾਂ ਓ ਯਾਰ ਹੈਗਾ ਏ ਪਿਆ ਦਾ ਘਰੇ ਪਿਆ ਲੇਜੀ